ਤਸਵੀਰ ਦੇ ਵਿੱਚ ਉਹ ਸਾਨੂੰ ਇੱਕ ਇਮਾਰਤ ਨਜ਼ਰ ਆ ਰਹੀ ਹੈ।

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਹਾਲ ਨਜ਼ਰ ਆ ਰਿਹਾ ਹੈ ਹਾਲ ਦੇ ਬਾਹਰ--

ਕਾਫੀ ਲੋਕ ਨਜ਼ਰ ਆ ਰਹੇ ਹਨ ਕੁਝ ਲੋਕ ਜਮੀਨ ਤੇ ਬੈਠੇ ਹਨ ਅਤੇ ਕੁਝ ਲੋਕ ਖੜੇ ਦਿਖਾਈ ਦੇ ਰਹੇ ਹਨ।

ਇਹਨਾਂ ਦੇ ਪਿੱਛੇ ਸਾਈਕਲ ਮੋਟਰਸਾਈਕਲ ਦਿਖਾਈ ਦੇ ਰਹੇ ਹਨ।

ਜਿਸ ਨੇ ਚਿੱਟੇ ਰੰਗ ਦੀ ਟੀਸ਼ਰਟ ਅਤੇ ਜੀਨ ਦੀ ਪੈਂਟ ਪਾਈ ਹੋਈ ਹੈ।

ਅਤੇ ਸੱਜੇ ਪਾਸੇ ਇੱਕ ਚਿੱਟੇ ਰੰਗ ਦਾ ਪੇੜ ਜਿਹਾ ਉਹ ਬਣਿਆ ਹੋਇਆ ਹੈ।

ਬੈਠਣ ਵਾਸਤੇ ਕੁਰਸੀਆਂ ਤੇ ਮੇਜ ਵੀ ਲੱਗੇ ਹੋਏ ਦਿਖਾਈ ਦੇ ਰਹੇ ਹਨ।

ਜਿਸ ਦੇ ਬਾਹਰ ਕਲਾਈਮੇਟ ਚੇਂਜ ਥੀਏਟਰ ਲਿਖਿਆ ਹੋਇਆ ਹੈ।

ਅਤੇ ਕੁਝ ਸੋਲਰ ਪੈਨਲ ਵੀ ਲੱਗਾ ਹੋਇਆ ਦਿਖਾਈ ਦੇ ਰਿਹਾ ਹੈ।

ਇਸ ਤੋਂ ਇਲਾਵਾ ਖੱਬੇ ਸੱਜੇ ਸਾਰੇ ਖੇਤ ਹੀ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਪਹਾੜੀ ਇਲਾਕੇ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ।

ਜਿਹਨਾਂ ਨੇਂ ਅੱਦੇ ਬਿਚੱਦੇ ਕੱਪੜੇ ਪਾਏ ਹੋਏ ਹਨ।

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ।

ਅਤੇ ਸਾਹਮਣੇ ਇੱਕ ਟੀ_ਵੀ ਸਕ੍ਰੀਨ ਵੀ ਲੱਗੀ ਹੋਈ ਦਿਖਾਈ ਦੇ ਰਹੀ ਹੈ।

ਜਿਸਦੇ ਅੰਦਰ ਪਾਣੀ ਦਿੱਖ ਰਿਹਾ ਹੈ ਅਤੇ ਆਲੇ ਦੁਆਲੇ ਵੱਡੇ ਵੱਡੇ ਰੁੱਖ ਲੱਗੇ ਹੋਏ ਨਜ਼ਰ ਆ ਰਹੇ ਹਨ।